ਤੋਂ ਅਧਿਆਂ ਰੱਖੀ ਸੀ ਦੁਪਹਿਰੇ ਅੱਜ।

hello hello

ਵਿੱਚੋ ਹੋ ਜਾਂਦਾ ਹੈ।

ਹੋਰ ਫ਼ੇਰ। ਰੋਟੀ ਪਾਣੀ ਪਕਾ ਲਈਆਂ। ਹਾਂ ਰੋਟੀ ਪਾਣੀ ਪਕਾ ਲਈਆਂ।

ਹਮ ਤੇ ਉਹ ਕਿ ਉਹਨੂੰ ਕਹਿੰਦੇ ਹੈ।

ਪੰਜ ਸੱਤ ਕਿਲੋ ਲੈ ਲਾ ਗਏ ਕਣੀਆਂ ਬਾਸਮਤੀ ਦੀਆਂ ਮਿਲਦੀਆਂ ਨੇ। ਸਗੋਂ ਵਧੀਆ ਮਿਲਦੀਆਂ ਨੇ ਤੇ ਅਮਨ ਨੂੰ ਪੁੱਛਣ ਗਏ ਨਾਂ ਕਹਿੰਦੇ ਦੇਣੀਆਂ ਨਹੀਂ। ਪੁੱਛੋਂ ਗਏ ਘਰ ਦਯਾ ਨੂੰ ਹੁਣ। ਜਾਈ ਭਲਾ ਦੱਸਿਆ ਨਹੀਂ ਤੁਸੀ।

ਹੈ ਨਹੀਂ ਨਾਲੇ ਰੋਜ਼ ਭਰਦੇ ਰਹਿੰਦੇ ਹੈ ਤੇ ਬੜੀ ਮੁਸ਼ਕਿਲ ਹੈ।

ਹਾਂ ਬਾਕੀ ਤੇ ਹੈਗਾ ਸਿਰਫ਼ ਉਹੀ ਹੈ ਨਹੀਂ ਚੋਲ ਪਾਣੀ ਖ਼ਤਮ ਹੋ ਗਏ।

ਚੋਲ ਲੈ ਆਉ ਨੇ। ਹਮ ਹੋਰ ਕੁਝ।

ਮਨੋਰ ਆਹੋ ਉਹਨੂੰ ਸੱਚ ਕਰਨਾ ਫ਼ੋਨ ਉਏ। ਆਹ ਚੰਗਾ ਦਿਨ ਦੀ ।

ਹਮ ਫ਼ੇਰ ਕਹਿਣ ਡਇ ਹਾਂ। ਨੂੰ ਕਿੰਨਾਂ ਕਰ ਫ਼ੋਨ ਉਹਨੂੰ। ਆਹੋ ਚਾਲ ਆਪੇ ਕਰਦੇ ਗਾ।

ਹਮ ਚੱਲ ਆਪੇ ਆ ਜਾਏ ਉਹ।

ਨੰਬਰ ਉਡ ਅੱਡ ਗਿਆ

ਆਹੋ ਜੇ ਆਉਣਾਂ ਹੋਊ ਤਾਂ ਅੱਜੋ।

ਚੰਗਾ ਚੰਗਾ। ਇਤਿਹਾਸ ਦੇਸ਼ ਭਗਤਾ ਦੀਆਂ ਕਾਲਨਾਵਾ ਅਤੇ ਘਟਨਾਵਾਂ ਨਾਲ ਭਰਪੂਰ ਹੈ। ਭਾਰਤ ਦੀ ਆਜ਼ਾਦੀ ਦੀ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਆਜ਼ਾਦ ਕਰਵਾਉਣ ਲਈ ਅਣਗਿਣਤ ਦੇਸ਼ ਵਾਸੀਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ । ਅਣਗਿਣਤ ਭਾਰਤੀਆਂ ਨੇ ਆਪਣੀਆਂ ਜਾਨਾਂ ਦੀ ਅਹੁਤੀ ਦਿਤੀ ਅਹੁਤੀ ਦਾ ਮਤਲਬ ਹੁੰਦਾ ਆ ਕੁਰਬਾਨੀ ਦਿਤੀ। ਉਨ੍ਹੋੰ ਵਿੱਚੋ ਕਈ ਤਾਂ ਚੜ ਦੀ ਜਵਾਨੀ ਵਿੱਚ ਪੈਰ ਧਰਦੇ ਹੀ ਆਪਣੀਆਂ ਜਾਨਾ ਵਾਰਗੇ । ਐਨਾ ਦੇਸ਼ ਭਗਤਾਂ ਦੀ ਕਤਾਰ ਵਿਚ ਕਰਤਾਰ ਸਿੰਘ ਸਰਾਬਾ ਵੀ ਅਜਿਹਾ ਹੀ ਦੇਸ਼ ਭਗਤ ਹੈ। ਜਨਮ ਅਤੇ ਬਚਪਨ ਕਰਤਾਰ ਸਿੰਘ ਸਰਾਬਾ ਦਾ ਜਨਮ ਠਾਰਾਂ ਸੋ ਛਿਆਨਵੇਂ ਈਸਵੀ ਵਿਚ ਲੁਧਿਆਣਾ ਜਿਲੇ ਦੇ ਇਕ ਪਿੰਡ ਸਰਾਬਾ ਵਿਚ ਸਰਦਾਰ ਮੰਗਲ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਨਾਂ ਕਾਰਣ ਹੀ ਕਰਤਾਰ ਸਿੰਘ ਦੇ ਨਾਮ ਨਾਲ ਸਰਾਬਾ ਸ਼ਬਦ ਜੁੜ ਗਿਆ। ਆਪ ਦੇ ਪਿਤਾ ਆਪ ਨੂੰ ਛੋਟੀ ਉਮਰ ਵਿੱਚ ਹੀ ਸਦੀਮੀ ਵਿਛੋੜਾ ਦੇਗੇ। ਬੇਟਾ ਸਦੀਮੀ ਵਿਛੋੜੇ ਤੋਂ ਪਾਭ ਕੀ ਹੁੰਦਾ ਆ? ਸਵਰਗਵਾਸ ਹੋ ਗਏ। ਇਸ ਲਈ ਆਪ ਦਾ ਪਾਲਣ ਪੋਸ਼ਣ ਆਪ ਦੇ ਦਾਦਾ ਜੀ ਨੇ ਕੀਤਾ l ਵਿੱਦਿਆ - ਆਪ ਦੀ ਮੁਡਲੀ ਵਿੱਦਿਆ ਆਪਣੇ ਪਿੰਡ ਦੇ ਹੀ ਸਕੂਲ ਵਿੱਚ ਪ੍ਰਾਪਤ ਕੀਤੀ। ਅਠਵੀਂ ਜਮਾਤ ਖਾਲਸਾ high school ਤੋਂ ਪ੍ਰਾਪਤ ਕਰਕੇ । ਦਸਵੀਂ mission high school ਤੋਂ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਕਰਤਾਰ ਸਿੰਘ ਬਾਕੀ ਸਾਥੀਆਂ ਨਾਲੋਂ ਕੁਝ ਅਲੱਗ ਹੀ ਕਿਸਮ ਦਾ ਸੀ। ਇਸੇ ਕਰਕੇ ਇਸ ਦੇ ਸ਼ਾਥੀ ਇਸ ਨੂੰ

ਦਸ ਈਸਵੀ ਵਿੱਚ ਅਮੇਰਿਕਾ ਚਲਾ ਗਿਆ। ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਭਾਰਤ ਨੂੰ ਆਜ਼ਾਦ ਕਰਵਾਓਣ ਲਈ ਅਮੇਰਿਕਾ ਵਿੱਚ ਵਸਦੇ ਭਾਰਤੀਆਂ ਨੇ ਗ਼ਦਰ party ਬਣਾਈ । ਇਸ party ਦੇ ਪ੍ਰਧਾਨ ਬਾਬਾ ਸੋਹਣ ਸਿੰਘ ਪਕਣਾ ਅਤੇ ਪਚੱਤਰ ਲਾਲਾ ਹਰਦਿਆਲ ਜੀ ਸਨ। ਕਰਤਾਰ ਸਿੰਘ ਵੀ ਇਸ ਗ਼ਦਰ party ਵਿੱਚ ਸ਼ਾਮਿਲ ਹੋ ਗਿਆ। ਆਪ ਨੇ ਗ਼ਦਰ ਨਾ ਦਾ ਇਕ ਅਖਵਾਰ ਵੀ ਕੱਢਿਆ। ਪੰਜਾਬ ਵਿਚ ਸਰਗਰਮੀਆਂ party ਦਾ ਹੁਕਮ ਮਨ ਕੇ ਕਰਤਾਰ ਸਿੰਘ ਸਰਾਬਾ ਭਾਰਤ ਵਾਪਸ ਪਰਤ ਆਇਆ। ਭਾਰਤ ਵਿਚ ਆ ਕੇ ਬੰਗਾਲ ਦੇ ਕ੍ਰਾਂਤੀਕਾਰੀ ਨੇਤਾ ਰਾਸ ਵਿਹਾਰੀ ਬੋਸ ਨੂੰ ਵੀ ਮਿਲਿਆ ਅਤੇ ਆਪਣਾ ਮਨੋਹਰਤ ਉਸਦੇ ਅੱਗੇ ਪ੍ਰਗਟ ਕੀਤਾ । ਉਸਨੇ ਆਪ ਨੂੰ ਪੂਰੀ ਪੂਰੀ ਸਹਾਇਤਾ ਦੇਣ ਦਾ ਵਿਸ਼ਵਾਸ ਦਿਤਾ। ਪੰਜਾਬ ਵਿਚ ਆ ਕੇ ਕਰਤਾਰ ਸਿੰਘ ਨੇ ਪਹਿਲਾ ਅੰਮ੍ਰਿਤਸਰ ਅਤੇ ਫਿਰ ਲਾਹੌਰ ਵਿਚ ਗ਼ਦਰ party ਦੇ ਅੱਡੇ ਕਾਇਮ ਕੀਤੇ। ਇਸ ਕਾਮ ਵਿਚ ਭੈਣ ਸਤਿਆਵਤੀ ਅਤੇ ਮਾਈ ਗੁਲਾਬ ਕੌਰ ਨੇ ਆਪ ਦੀ ਬੋਹਤ ਸਹਾਇਤਾ ਕੀਤੀ । ਕ੍ਰਾਂਤੀ ਦਾ program ਅਸਫਲ ਰਹਿਣਾ ਸਰਾਬਾ ਨੇ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਨੂੰ ਆਪਣੀ ਮਦਦ ਲਈ ਬੁਲਾ ਲਿਆ। ਪੰਜਾਬ ਵਿਚ ਗ਼ਦਰ party ਦਾ ਮੁੱਖ program ਛਾਉਣੀਆਂ ਅਤੇ ਫੋਜੀਆਂ ਨੂੰ ਕ੍ਰਾਂਤੀ ਲਈ ਤਿਆਰ ਕਰਨਾ ਸੀ। ਪਰ ਕ੍ਰਾਂਤੀ ਦੀ ਜੋਜਣਾ party ਵਿਚ ਆ ਬੜੇ ਇੱਕ police ਮੁਖ਼ਬਰ ਕਿਰਪਾਲ ਸਿੰਘ ਕਾਰਨ fail ਹੋ ਗਈ। ਫੜੋ ਫੜੀ ਸ਼ੁਰੂ ਹੋਣ ਤੇ ਬੋਸ ਆਪਣਾ ਬੋਰੀ ਬਿਸਤਰਾ ਗੋਲ ਕਰਕੇ ਭੇਸ ਬਦਲ ਕੇ ਬੰਗਾਲ ਵਾਪਸ ਪਰਤ ਗਿਆ । ਕਰਤਾਰ ਸਿੰਘ ਸਰਾਬਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾ ਅਤੇ ਜਗਤ ਸਿੰਘ ਨਾਲ ਲਾਇਲ ਪੁਰ ਪੁੱਜ ਗਿਆ। ਇਥੋਂ ਉਹ ਪੇਸ਼ਾਵਾਰ ਤੋਂ ਹੁੰਦੇ ਹੋਏ । ਸਰਹੱਦੀ ਸਥਾਨ ਮਿਦਨੀ ਅਪੜ ਗਏ। ਅਪੜ ਗਏ ਦਾ ਮਤਲਬ ਪਹੁੰਚ ਗਏ ਗਿਰਫਤਾਰੀ ਅਤੇ ਫਾਂਸੀ ਆਪ ਦੇ ਮਨ ਵਿਚ ਖਿਆਲ ਆਇਆ। ਕਿ ਅਮਰੀਕਾ ਵਿੱਚੋ ਭਾਰਤ ਨੂੰ ਆਜ਼ਾਦ ਕਰਵਾਣ ਲਈ ਆਏ ਸਾ ਪਰ ਅਸੀ ਆਪ ਏਥੇ ਲੁੱਕਦੇ ਫਿਰਦੇ ਹਾਂ। ਉਹਨਾਂ ਇਤਿਹਾਸ ਦੇਸ਼ ਭਗਤਾ ਦੀਆ ਕਾਲਨਾਵਾ ਅਤੇ ਘਟਨਾਵਾਂ ਨਾਲ ਭਰਭੂਰ ਹੈ। ਭਾਰਤ ਦੀ ਅਜਾਦੀ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਅਜਾਦ ਕਰਵਾਉਣ ਲਾਇ। ਅਣਗਿਣਤ ਦੇਸ ਵਾਸੀਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਅਣਗਿਣਤ ਭਾਰਤੀਆਂ ਨੇ ਆਪਣੀਆਂ ਜਾਨਾ ਦੀ ਅਹੁਤੀ ਦਿੱਤੀ। ਅਹੁਤੀ ਦਾ ਮਤਲਬ ਹੁੰਦਾ ਆ ਕੁਰਬਾਨੀ ਦਿੱਤੀ। ਉਹਨਾਂ ਵਿੱਚੋ

ਕਰਤਾਰ ਸਿੰਘ ਸਰਾਬਾ ਦਾ ਜਨਮ ਅਠਾਰਾਂ ਸੋ ਛਿਆਨਵੇਂ ਈਸਵੀ ਵਿਚ ਲੁਧਿਹਾਣਾ ਜਿਲ੍ਹੇ ਦੇ ਇੱਕ ਪਿੰਡ ਸਰਾਬਾ ਵਿਚ ਸਰਦਾਰ ਮੰਗਤ ਦੇ ਘਰ ਹੋਇਆ। ਇਸ ਪਿੰਡ ਦੇ ਨਾ

ਇਸ ਲਈ ਆਪ ਦਾ ਪਾਲਣ ਪੋਸ਼ਣ ਆਪ ਦੇ ਦਾਦਾ ਜੀ ਨੇ ਕੀਤਾ। ਵਿਦਿਆ ਆਪ ਦੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਹੀ ਸਕੂਲ ਵਿਚ ਪ੍ਰਾਪਤ ਕੀਤੀ । ਅਠਵੀਂ ਜਮਾਤ ਖਾਲਸਾ high school ਤੋਂ ਪ੍ਰਾਪਤ ਕਰਕੇ, ਦਸਵੀਂ mission high school ਤੋਂ ਪਾਸ ਕੀਤੀ। school ਵਿਚ ਪੜ੍ਹਦਿਆਂ ਕਰਤਾਰ ਸਿੰਘ ਬਾਕੀ ਸਾਥੀਆਂ ਨਾਲੋਂ ਕੁਝ ਅਲੱਗ ਹੀ ਕਿਸਮ ਦਾ ਸੀ। ਇਸੇ ਕਰਕੇ ਇਸ ਦੇ ਸ਼ਾਥੀ ਇਸ ਨੂੰ ਅਫ਼ਲਾਤੂਨ ਆਖਦੇ ਸਨ। ਅਫ਼ਲਾਤੂਨ ਤੋਂ ਭਾਵ ਆ ਬੇਟਾ ਜਿਹੜਾ ਹਰੇਕ ਕੰਮ ਕਰਨ ਦੇ ਵਿੱਚ expert ਹੋਵੇ ਬਹੁਤ ਤੇਜ ਬਚਾ। ਉੱਚ ਸਿੱਖਿਆ ਪ੍ਰਾਪਤ ਕਰਨ ਲਈ ਚੇਤ ਉਣੀ ਸੌ ਦਸ ਈਸਵੀ ਵਿੱਚ ਅਮਰੀਕਾ ਚਲਾ ਗਿਆ। ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਭਾਰਤ ਨੂੰ ਆਜ਼ਾਦ ਕਰਵਾਓਣ ਲਈ ਅਮਰੀਕਾ ਵਿੱਚ ਵਸਦੇ ਭਾਰਤੀਆਂ ਨੇ ਗ਼ਦਰ ਪਾਰਟੀ ਬਣਾਈ । ਇਸ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਪਕਣਾ ਅਤੇ ਲਾਲਾ ਹਰਦਯਾਲ ਜੀ ਸਨ। ਕਰਤਾਰ ਸਿੰਘ ਵੀ ਇਸ ਗ਼ਦਰ party ਵਿੱਚ ਸ਼ਾਮਿਲ ਹੋ ਗਿਆ। ਆਪ ਨੇ ਗ਼ਦਰ ਨਾ ਦਾ ਇਕ ਅਖਵਾਰ ਵੀ ਕੱਢਿਆ ਪੰਜਾਬ ਵਿਚ ਸਰਗਰਮੀਆਂ। party ਦਾ ਹੁਕਮ ਮਨ ਕੇ ਕਰਤਾਰ ਸਿੰਘ ਸਰਾਬਾ ਭਾਰਤ ਵਾਪਸ ਪਰਤ ਆਇਆ। ਭਾਰਤ ਵਿਚ ਆ ਕੇ ਬੰਗਾਲ ਦੇ ਕ੍ਰਾਂਤੀ ਕਾਰੀ ਨੇਤਾ ਰਾਸ ਬਿਹਾਰੀ ਬੋਸ

ਕਰਤਾਰ ਸਿੰਘ ਨੇ ਪਹਿਲਾ ਅੰਮ੍ਰਿਤਸਰ ਅਤੇ ਫਿਰ ਲਾਹੌਰ ਵਿਚ ਗ਼ਦਰ party ਦੇ ਅੱਡੇ ਕਾਇਮ ਕੀਤੇ। ਇਸ ਕਾਮ ਵਿਚ ਭੈਣ ਸਤਿਆਵਤੀ ਅਤੇ ਮਾਈ ਗੁਲਾਬ ਕੌਰ ਨੇ ਆਪ ਦੀ ਬੋਹਤ ਸਹਾਇਤਾ ਕੀਤੀ । ਕ੍ਰਾਂਤੀ ਦਾ ਪ੍ਰੋਗਰਾਮ ਅਸਫਲ ਰਹਿਣਾ। ਸਰਾਬਾ ਨੇ ਕ੍ਰਾਂਤੀ ਕਾਰੀ ਰਾਸ ਬਿਹਾਰੀ ਬੋਸ ਨੂੰ ਆਪਣੀ ਮਦਦ ਲਈ ਬੁਲਾ ਲਿਆ। ਪੰਜਾਬ ਵਿਚ ਗ਼ਦਰ party ਦਾ ਮੁੱਖ program ਛਾਉਣੀਆਂ ਅਤੇ ਫੋਜੀਆਂ ਨੂੰ ਕ੍ਰਾਂਤੀ ਲਈ ਤਿਆਰ ਕਰਨਾ ਸੀ, ਪਰ ਕ੍ਰਾਂਤੀ ਦੀ ਜੋਜਣਾ ਪਾਰਟੀ ਵਿਚ ਆ ਬੜੇ ਇੱਕ ਪੁਲਿਸ ਮੁਖ਼ਬਰ ਕਿਰਪਾਲ ਸਿੰਘ ਕਾਰਨ ਫੇਲ ਹੋ ਗਈ। ਫੜੋ ਫੜੀ ਸ਼ੁਰੂ ਹੋਣ ਤੇ ਬੋਸ ਆਪਣਾ ਬੋਰੀ ਬਿਸਤਰਾ ਗੋਲ ਕਰਕੇ ਭੇਸ ਬਦਲ ਕੇ ਬੰਗਾਲ ਵਾਪਸ ਪਰਤ ਗਿਆ। ਕਰਤਾਰ ਸਿੰਘ ਸਰਾਬਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾ ਅਤੇ ਜਗਤ ਸਿੰਘ ਨਾਲ ਲਾਇਲਪੁਰ ਪੁੱਜ ਗਿਆ। ਇਥੋਂ ਉਹ ਪੇਸ਼ਾਵਾਰ ਤੋਂ ਹੁੰਦੇ ਹੋਏ । ਸਰਹੱਦੀ ਸਥਾਨ ਮਿਦਨੀ ਅਪੜ ਗਏ। ਅਪੜ ਗਏ ਦਾ ਮਤਲਬ ਪਹੁੰਚ ਗਏ ਗਿਰਫਤਾਰੀ ਅਤੇ ਫਾਂਸੀ ਆਪ ਦੇ ਮਨ ਵਿਚ ਖਿਆਲ ਆਇਆ ਕਿ ਅਮਰੀਕਾ ਵਿੱਚੋ ਭਾਰਤ ਨੂੰ ਆਜ਼ਾਦ ਕਰਵਾਣ ਲਾਇ ਆਏ ਸਾ ਪਰ ਅਸੀ ਆਪ ਏਥੇ ਲੁੱਕਦੇ ਫਿਰਦੇ ਹੈ। ਉਹਨਾਂ ਇਤਿਹਾਸ ਦੇਸ਼ ਭਗਤਾ ਦੀਆ ਕਾਲਨਾਵਾ ਅਤੇ ਘਟਨਾਵਾਂ ਨਾਲ ਭਰਭੂਰ ਹੈ। ਭਾਰਤ ਦੀ ਅਜਾਦੀ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਅਜਾਦ ਕਰਵਾਉਣ ਲਾਇ ਅਣਗਿਣਤ ਦੇਸ ਵਾਸੀਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਅਣਗਿਣਤ ਭਾਰਤੀਆਂ ਨੇ ਆਪਣੀਆਂ ਜਾਨਾ ਦੀ ਅਹੁਤੀ ਦਿੱਤੀ ਅਹੁਤੀ ਦਾ ਮਤਲਬ ਹੁੰਦਾ ਆ ਕੁਰਬਾਨੀ ਦਿੱਤੀ। ਉਹਨਾਂ ਵਿੱਚੋ ਕਈ ਤਾ ਚੜਦੀ ਜਵਾਨੀ ਵਿਚ ਪੈਰ ਧਰਦੇ ਹੀ ਆਪਣੀਆਂ ਜਾਣਾ ਵਾਰ ਗਏ। ਇਹਨਾਂ ਦੇਸ ਭਗਤਾ ਦੀ ਕਤਾਰ ਵਿਚ ਕਰਤਾਰ ਸਰਾਬਾ ਵੀ ਅਜਿਹਾ ਹੀ ਦੇਸ ਭਗਤ ਹੈ। ਜਨਮ ਅਤੇ ਬਚਪਨ ਕਰਤਾਰ ਸਿੰਘ ਸਰਾਬਾ ਦਾ ਜਨਮ ਅਠਾਰਾਂ ਸੋ ਛਿਆਨਵੇਂ ਈਸਵੀ ਵਿਚ ਲੁਧਿਹਾਣਾ ਜਿਲ੍ਹੇ ਦੇ ਇੱਕ ਪਿੰਡ ਸਰਾਬਾ ਵਿਚ ਸਰਦਾਰ ਮੰਗਲ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਨਾ ਕਾਰਨ ਹੀ ਕਰਤਾਰ ਸਿੰਘ ਦੇ ਨਾਮ ਨਾਲ ਸਰਾਬਾ ਸ਼ਬਦ ਜੁੜ ਗਿਆ। ਆਪ ਦੇ ਪਿਤਾ ਆਪ ਨੂੰ ਛੋਟੀ ਉਮਰ ਵਿੱਚ ਹੀ ਸਦੀਮੀ ਵਿਛੋੜਾ ਦੇ ਗਏ। ਬੇਟਾ ਸਦੀਮੀ ਵਿਛੋੜੇ ਤੋਂ ਭਾਵ ਕਿ ਹੁੰਦਾ ਆ ਸਵਰਗਵਾਸ ਹੋ ਗਏ। ਫਿਰ ਉਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਲੈ ਕੇ ਆਉਂਦੇ ਹਾਂ ਠੀਕ ਹੈ clear ਹੈ ਚਲੋ ਜੀ ਬਿਲਕੁਲ ਸਹੀ ਉੱਤਰ ਜਿਹਨਾਂ ਨੇ ਦਿੱਤਾ ਹੈ c ਉੱਤਰ ਉਹ ਬਿਲਕੁਲ ਸਹੀ ਤਾਂ c ਉੱਤਰ ਤੁਹਾਡਾ ਬਿਲਕੁਲ ਸਹੀ ਹੈ। ਫਟਾਫਟ ਇੱਕ ਵਾਰ like ਕਰ ਦਓ ਰਾਜੇ ਦੋ ਸੌ ਤੇਈ ਜਾਣਿਆਂ ਨੇ like ਕੀਤਾ ਹੋਇਆ ਹੈ very good, very good, very good ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ very good ਬਿਲਕੁਲ ਸਹੀ ਉੱਤਰ, ਬਿਲਕੁਲ ਸਹੀ ਉੱਤਰ, ਬਿਲਕੁਲ ਸਹੀ ਉੱਤਰ। Very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਅਗਰ ਤੁਹਾਨੂੰ ਪੁੱਛਿਆ ਜਾਵੇ ਉਦਾਸੀ ਮੱਤ ਉਦਾਸੀ ਮੱਤ ਦੀ ਉਦਾਸੀ ਮੱਤ ਦੀ ਜਿਹੜੀ ਕੀ ਹੈ ਉਦਾਸੀ ਮੱਤ ਕਿਹਨਾਂ ਨੇ ਚਲਾਇਆ ਹੈ ਉਦਾਸੀ ਮੱਤ ਕਿਹਨਾਂ ਨੇ ਚਲਾਇਆ ਹੈ ਤਾਂ ਉੱਤਰ ਦੱਸ ਦਿਓ ਰਾਜੇ ਫਟਾਫਟ ਕੀ ਆਊਗਾ। ਬਹੁਤ ਵਧੀਆ, ਬਹੁਤ ਵਧੀਆ, ਤਿੰਨ ਸੌ ਬਿਆਲੀ ਦੇ ਕਰੀਬ ਤੁਸੀਂ ਬੈਠੇ ਹੋ ਔਰ ਦੋ ਸੌ ਉਣੱਤਰ ਜਿਹਨਾਂ ਨੇ ਹਾਲੇ ਤੱਕ like ਕੀਤਾ ਹੈ ਰਾਜੇ ਫਟਾਫਟ like ਕਰ ਦਿਓ ਇੱਕ ਵਾਰੀ ਫਿਰ ਆਪਾਂ ਕਰਦੇ ਹਾਂ class ਨੂੰ continue Very good ਬਹੁਤ ਵਧੀਆ ਲਓ ਫਟਾਫਟ ਦੱਸ ਦਓ ਰਾਜੇ ਉਦਾਸੀ ਮੱਤ ਦੀ ਸਥਾਪਨਾ ਕਿਹਨਾਂ ਨੇ ਕੀਤੀ ਹੈ। ਗੋਲੀ ਵਾਲਾ ਬੱਤਾ ਨਿੰਬੂ ਪਾ ਕੇ ਕਿਆ ਬਾਤ ਹੈ, ਕਿਆ ਬਾਤ ਹੈ very good, very good, very good ਚਲੋ ਜੀ ਚਲੋ ਬਿਲਕੁਲ ਸਹੀ ਬਿਲਕੁਲ ਸਹੀ ਬਾਬਾ ਸ੍ਰੀ ਚੰਦ ਕਿਆ ਬਾਤ ਹੈ, ਕਿਆ ਬਾਤ ਹੈ ਬਿਲਕੁਲ ਸਹੀ ਉੱਤਰ ਬਾਬਾ ਸ੍ਰੀ ਚੰਦ ਜੀ ਨੇ ਉਦਾਸੀ ਮੱਤ ਦੀ ਸਥਾਪਨਾ ਕੀਤੀ ਸੀ ਲੇਕਿੰਨ ਲੇਕਿੰਨ ਗੁਰੂ ਨਾਨਕ ਦੇਵ ਜੀ, ਬਾਬਾ ਨਾਨਕ ਦੇਵ ਜੀ ਜੀ ਦੀ ਜੋ ਅਹ ਵਿਚਾਰਧਾਰਾ ਸੀ ਬਿਲਕੁਲ ਇਸਦੇ ਉਲਟ, ਠੀਕ ਹੈ ਬਿਲਕੁਲ ਇਸਦੇ ਉੱਲਟ ਉਦਾਸੀ ਮੱਤ ਹੈ। ਬਿਲਕੁਲ ਉੱਲਟ ਹੈ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਬਾਬਾ ਸ੍ਰੀ ਚੰਦ ਜੀ ਨੂੰ ਜੋ ਕੀ ਹੈ ਗੱਦੀ ਦਾ ਹੱਕਦਾਰ ਬਾਬਾ ਜੀ ਨੇ ਨਹੀਂ ਸਮਝਿਆ, ਠੀਕ ਹੈ ਨਹੀਂ ਸਮਝਿਆ ਫਿਰ ਅੱਗੇ ਜਾ ਕੇ ਅੱਗੇ ਜਾ ਕੇ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

ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਜਾਂ ਫਿਰ ਦੋਵੇਂ a ਤੇ b ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ। ਫਟਾਫਟ ਦੱਸ ਦਓ ਰਾਜੇ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ, ਗੁਰੂ ਨਾਨਕ ਦੇਵ ਜੀ ਦੇ ਸਾਥੀ ਕੌਣ ਸਨ very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਚਲੋ ਫਟਾਫਟ ਉੱਤਰ ਦੇ ਦਓ ਰਾਜੇ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਮਿਸਟਰ ਭੁੱਲਰ ਹਾਲੇ ਪਿੱਛਲੇ ਪ੍ਰਸ਼ਨ ਤੇ ਫਿਰ ਰਹੇ ਨੇ ਲਓ ਵੀ ਜਿਹਨਾਂ ਨੇ ਉੱਤਰ ਦਿੱਤਾ ਹੈ b ਉਹ ਹੈ ਗ਼ਲਤ। ਜਿਹਨਾਂ ਨੇ ਉੱਤਰ ਦਿੱਤਾ ਹੈ d ਉਹ ਬਿਲਕੁਲ ਸਹੀ ਕਿਉਂਕਿ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੋਵੇਂ ਹੀ ਸਨ ਉਦਾਸੀਆਂ ਵੇਲੇ ਤਾਂ d ਉੱਤਰ ਬਿਲਕੁਲ ਸਹੀ ਅਗਲਾ ਪ੍ਰਸ਼ਨ ਹੈ ਰਾਜੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਚੇਤੰਨਿਆ ਪ੍ਰਭੂ ਕਿੱਥੇ ਮਿਲੇ ਸਨ, ਤਾਲੂੰਬਾ, ਜਗੰਨਾਥ ਪੁਰੀ, ਕਾਮਰੂਪ ਜਾਂ ਫਿਰ ਬਨਾਰਸ ਦੇ ਵਿੱਚ।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 Very good, very good ਬਹੁਤ ਵਧੀਆ ਲਓ ਫਟਾਫਟ ਦੱਸ ਰਾਜੇ ਗੁਰੂ ਨਾਨਕ ਦੇਵ ਜੀ ਅਤੇ ਚੇਤੰਨਿਆ ਪ੍ਰਭੂ ਕਿੱਥੇ ਮਿਲੇ ਸਨ ਤਾਲੂੰਬਾ, ਜਗੰਨਾਥ ਪੁਰੀ, ਕਾਮਰੂਪ ਜਾਂ ਫਿਰ ਬਨਾਰਸ।

ਚੌਦਵੀਂ ਸਦੀ ਪੰਦਰਵੀਂ ਸਦੀ ਛੋਲਵੀਂ ਸਦੀ ਜਾਂ ਫਿਰ ਤੇਰਵੀਂ ਸਦੀ ਹੁਣ ਧਿਆਨ ਨਾਲ ਸੁਣ ਲਓ ਚੌਦਾਂ ਸੌ ਇੱਕ ਤੋਂ ਲੈ ਕੇ ਪੰਦਰਾਂ ਸੌ ਤੱਕ ਜਿਹੜੀ ਬਣਦੀ ਹੈ ਉਹ ਪੰਦਰਵੀਂ ਸਦੀ ਬਣਦੀ ਹੈ। ਪੰਦਰਵੀਂ ਸਦੀ ਬਣਦੀ ਹੈ ਇਸ ਹਿਸਾਬ ਨਾਲ ਹੀ ਅਗਰ ਉੱਤਰ ਦਓਂਗੇ ਤਾਂ ਸਹੀ ਉੱਤਰ ਦਿੱਤਾ ਜਾਏਗਾ ਸਹੀ ਉੱਤਰ ਦਿੱਤਾ ਜਾਏਗਾ, ਅਗਰ ਤੁਸੀਂ ਇਹ ਸੋਚ ਲਓਗੇ ਕਿ ਚੌਦਾਂ ਸੌ ਉਣੱਤਰ ਤੇ ਚੌਦਾਂ ਸੌ ਉਣੱਤਰ ਦੇ according ਚੌਦਵੀਂ ਸਦੀ ਆ ਦੇਖੋ ਕਈ ਬੱਚੇ ਕਰ ਰਹੇ ਆ ਗ਼ਲਤ ਇਹੀ ਤਾਂ ਹੈ ਰਾਜੇ ਧਿਆਨ ਰੱਖੋ ਕਿ ਉੱਤਰ ਦੇਣਾ ਕੀ ਹੈ ਕਿਉਂਕਿ ਦੋਨੋਂ ਹੀ option ਪਈ ਹੈ ਚੌਦਵੀਂ ਸਦੀ ਵੀ ਪਈ ਹੈ ਤੇ ਪੰਦਰਵੀਂ ਸਦੀ ਵੀ ਪਈ ਹੈ।

ਠੀਕ ਹੈ clear ਹੈ ਤਾਂ ਸਦੀ ਦਾ ਜਦੋਂ ਕੋਈ question ਆ ਜਾਏ ਇਸ ਤਰੀਕੇ ਨਾਲ ਵੇਖੀਦਾ ਹੈ ਠੀਕ ਹੈ clear ਹੈ very good, very good, ਬਹੁਤ ਵਧੀਆ ਕਈ ਛੋਲਵੀਂ ਦੱਸੀ ਜਾਂਦੇ ਹੈ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਨਾਂ ਕੀ ਸੀ, ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਨਾਂ ਕੀ ਸੀ, ਮੋਹਨ ਅਤੇ ਮੋਹਰੀ, ਦਾਤੂ ਅਤੇ ਦਾਸੂ,

ਠੀਕ ਹੈ ਰਾਜੇ ਲੇਕਿੰਨ ਪੁੱਤਰਾਂ ਦੇ ਨਾਂ ਪੁੱਛਿਆ, ਪੁੱਤਰਾਂ ਦੇ ਨਾਂ ਪੁੱਛਿਆ ਹੈ, ਬਾਬਾ ਮੋਹਨ ਅਤੇ ਮੋਹਰੀ ਜਾਂ ਫਿਰ ਬਾਬਾ ਦਾਤੂ ਅਤੇ ਦਾਸੂ ਜੀ ਜਾਂ ਫਿਰ ਬੀਬੀ ਭਾਨੀ ਅਤੇ ਦਾਨੀ ਜਿਹੜਾ ਹੈ, ਠੀਕ ਹੈ ਉਹ ਲੜਕੀਆਂ ਦਾ ਨਾਮ ਹੈ very good, very good, very good, very good, very good, very good, very good ਬਿਲਕੁਲ ਸਹੀ ਬਿਲਕੁਲ ਸਹੀ ਕਿਆ ਬਾਤ ਹੈ ਬਿਲਕੁਲ ਸਹੀ ਦਾਤੂ ਅਤੇ ਦਾਸੂ ਮੋਹਨ ਅਤੇ ਮੋਹਰੀ ਬਿਲਕੁਲ very good, very good, very good, very good ਔਰ ਗੁਰੂ ਅੰਗਦ ਦੇਵ ਜੀ ਯਾਦ ਰੱਖਣਾ ਹੈ ਠੀਕ ਹੈ clear ਹੈ।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 ਮੋਹਨ ਤੇ ਮੋਹਰੀ, ਬੀਬੀ ਭਾਨੀ ਤੇ ਦਾਨੀ ਠੀਕ ਹੈ ਯਾਦ ਰੱਖਣਾ ਹੈ, ਦਾਤੂ ਤੇ ਦਾਸੂ ਗੁਰੂ ਅੰਗਦ ਦੇਵ ਜੀ very good, very good ਬਹੁਤ ਵਧੀਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕੌਣ ਸਨ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕੌਣ ਸਨ? ਚੇਤੰਨਿਆ ਪ੍ਰਭੂ, ਸੰਤ ਕਬੀਰ, ਵੱਲਭ ਆਚਾਰਿਆ ਜਾਂ ਫਿਰ ਉਪਰੋਕਤ ਸਾਰੇ।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 ਵੀ ਰਾਜੇ ਸਾਰੇ ਪੇਪਰ ਚ ਆਏ ਹੋਏ ਹੈ a ਪੇ ਇਹ ਜਿਹੜਾ ਹੁਣ ਤਾਂ ਚਲੋ a ਪੇਪਰ ਤਾਂ ਹੁਣ ਚੱਲਿਆ ਨਾ, ਹੁਣ ਦੇਖੋ ਪੰਜਾਬ ਦਾ ਇਤਿਹਾਸ ਪੰਜਾਬ ਦਾ ਇਤਿਹਾਸ ਮੈਨੂੰ ਪਤਾ ਹੈ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਜੋ ਪ੍ਰਸ਼ਨ ਹੈ ਨਾ ਉਹ ਪੇਪਰ a ਦੇ ਵਿੱਚ ਤਾਂ ਮਿਲਣਗੇ ਹੀ ਮਿਲਣਗੇ, ਪੇਪਰ a ਦੇ ਵਿੱਚ ਮਿਲਣਗੇ, ਪੰਜਾਬ ਦਾ ਇਤਿਹਾਸ ਤੁਹਾਨੂੰ ਫ਼ਤਿਹ ਸਰ ਨੇ ਕਰਵਾਇਆ ਹੈ ਬਹੁਤ ਜ਼ਬਰਦਸਤ। ਕਰਵਾਇਆ ਕਿ ਨਹੀਂ ਕਰਵਾਇਆ, ਕਰਵਾਇਆ ਹੈ ਨਾ ਹੁਣ ਮੇਰਾ experience ਕੀ ਹੈ ਸੱਤ ਸਾਲ ਦਾ ਉਹ ਇਹੀ ਹੈ ਕਿ ਪੇਪਰ ਚ ਕਿਹੜੇ ਆਉਂਦੇ ਹੈ question ਪੇਪਰ ਚ ਕਿਹੜੇ question ਆਉਂਦੇ ਹੈ ਇਸ ਕਰਕੇ ਸੁਭਾਵਿਕ ਗੱਲ ਹੈ ਉਹਦੇ ਆਧਾਰ ਤੇ ਹੀ ਪੇਪਰ a ਚ ਵੀ question ਮਿਲਣਗੇ

ਪੰਜਾਬ ਦਾ ਜਿਹੜਾ ਇਤਿਹਾਸ ਹੈ ਛੋਲਾਂ question ਤਾਂ ਆਉਣੇ ਨੇ ਪੰਜਾਬ GK ਤੋਂ ਕੋਈ ਜ਼ਿਆਦਾ ਨੀ ਹੈ ਤਾਂ ਬਾਰਾਂ ਕੁ question ਤਾਂ ਦੇਖੋ ਦਸ ਤੋਂ ਬਾਰਾਂ question ਤਾਂ ਇਤਿਹਾਸ ਨਾਲ ਸੰਬੰਧਿਤ ਆਉਣਗੇ, ਤਾਂ ਇਤਿਹਾਸ ਨਾਲ ਸੰਬੰਧਿਤ ਅਗਰ ਦਸ ਤੋਂ ਬਾਰਾਂ question ਆਉਣਗੇ ਤਾਂ ਸੁਭਾਵਿਕ ਗੱਲ ਹੈ, ਪੰਜਾਬ ਦੇ GK ਦਾ ਜਿਹੜਾ a ਪੇਪਰ ਦੀ ਤੁਸੀਂ ਤਿਆਰੀ ਕਰੋਂਗੇ ਪੰਜਾਬ ਦੇ ਇਤਿਹਾਸ ਦੀ ਠੀਕ ਹੈ a ਪੇਪਰ ਦੀ ਤਿਆਰੀ ਕਰੋਗੇ ਉਹ b ਪੇਪਰ ਚ ਵੀ ਤੁਹਾਡੇ ਕੰਮ ਆ ਜਾਏਗਾ ਠੀਕ ਹੈ ਔਰ as it as ਤੁਹਾਨੂੰ question ਮਿਲਣਗੇ guarantee ਆ ਬਹੁਤ ਸਾਰੇ question ਕਰਵਾਊਂਗਾ ਠੀਕ ਹੈ clear ਤਾਂ ਲਓ ਜੀ ਜਿਹਨਾਂ ਨੇ ਉਪਰੋਕਤ ਸਾਰੇ d ਉੱਤਰ ਦਿੱਤਾ ਹੈ ਬਿਲਕੁਲ ਸਹੀ ਬਿਲਕੁਲ ਸਹੀ, ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਾ ਸਮਾਂ ਕੀ ਸੀ, ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਗੁਰਗੱਦੀ ਦਾ ਸਮਾਂ ਜੋ ਹੈ ਉਹ ਪੁੱਛਿਆ ਗਿਆ ਹੈ, ਪੰਦਰਾਂ ਸੌ ਬਵੰਜਾ ਤੋਂ ਪੰਦਰਾਂ ਸੌ ਚੁਹੱਤਰ ਤੱਕ। ਪੰਦਰਾਂ ਸੌ ਪੰਜਾਹ ਤੋਂ ਪੰਦਰਾਂ ਸੌ ਬਹੱਤਰ ਤੱਕ, ਪੰਦਰਾਂ ਸੌ ਉਣੰਜਾ ਤੋਂ ਪੰਦਰਾਂ ਸੌ ਇਕਹੱਤਰ ਤੱਕ ਜਾਂ ਫਿਰ ਪੰਦਰਾਂ ਸੌ ਅੜਤਾਲੀ ਤੋਂ ਪੰਦਰਾਂ ਸੌ ਸੱਤਰ ਤੱਕ। very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਪੇਪਰ a ਦਾ ਮਤਲਬ ਹੈ ਰਾਜੇ ਪੰਜਾਬੀ qualify nature ਨੂੰ ਪੇਪਰ a ਕਿਹਾ ਜਾਂਦਾ ਹੈ ਔਰ ਪੇਪਰ b ਜੋ ਹੈ ਬਾਅਦ ਵਿੱਚ ਜਿਹੜਾ ਪੇਪਰ ਹੋਏਗਾ ਉਹਨੂੰ b ਪੇਪਰ ਕਿਹਾ ਜਾਂਦਾ ਹੈ a ਪੇਪਰ ਦੇ number ਤਾਂ ਨਹੀਂ ਜੁੜਨਗੇ merit list ਦੇ ਵਿੱਚ ਪਰ a Qualify ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਜਿਹੜੀ ਕੀ ਹੈ ਉਹ ਪਹਿਲੀ ਪਾਉੜੀ ਹੈ ਸਮਝ ਲਓ ਫਿਰ ਹੀ b ਪੇਪਰ check ਹੋਏਗਾ, ਅਗਰ ਪੰਜਾਹ question ਆਉਣੇ ਹੈ ਪੰਜਾਬੀ ਦੇ a ਪੇਪਰ ਦੇ ਵਿੱਚ। ਪੱਚੀ question ਸਹੀ ਕਰਨੇ ਜ਼ਰੂਰੀ ਹੈ no negative marking, negative marking ਨਹੀਂ ਹੈ ਇਸ ਕਰਕੇ ਜਿਹੜਾ ਕੀ ਹੈ ਪੱਚੀ question ਤੁਹਾਨੂੰ ਆਰਾਮ ਨਾਲ ਮਿਲ ਜਾਣਗੇ ਜਦੋਂ ਤੁਸੀਂ ਪੰਜਾਬੀ ਵਿਆਕਰਨ ਤੇ ਜਿਹੜਾ ਕੀ ਹੈ ਪੰਜਾਬ ਦਾ ਇਤਿਹਾਸ, ਇਹ ਦੋ ਚੰਗੀ ਤਰੀਕੇ ਨਾਲ ਕਰ ਲੈਂਦੇ ਹਾਂ ਔਰ ਪੰਜਾਬ ਦਾ ਸਭਿਆਚਾਰ, ਪੰਜਾਬ ਦਾ ਸਭਿਆਚਾਰ ਇਹਨਾਂ ਤਿੰਨਾਂ Topics ਤੋਂ ਤੁਹਾਨੂੰ ਜਿਹੜਾ ਕੀ ਹੈ ਪੱਚੀ question ਤਾਂ ਆਰਾਮ ਨਾਲ ਆਉਂਦੇ ਹੋਣਗੇ ਜਿੱਥੇ ਤੁਸੀਂ safe ਹੋ ਬਸ ਹੜਬੜਾਹਟ ਦੇ ਵਿੱਚ ਗ਼ਲਤ ਨਹੀਂ ਕਰਨਾ, ਬਾਕੀ ਬਚੇ ਪੱਚੀ question ਅਗਰ ਨਹੀਂ ਵੀ ਆਉਂਦੇ ਇਹਨਾਂ ਤੇ ਤੁਸੀਂ ਜਦੋਂ answer ਲਗਾਓਗੇ ਤਾਂ ਕੋਈ risk ਨੀ ਆਂ ਕੋਈ risk ਨਹੀਂ ਹੈ, ਇਸ ਕਰਕੇ ਰਾਜੇ ਪੱਚੀ question ਹਰ ਹਾਲ ਦੇ ਵਿੱਚ ਪਹਿਲਾਂ ਸਹੀ ਸਹੀ, ਦੇਖੋ ਇਸਨੂੰ ਕਰਨ ਦਾ ਤਰੀਕਾ ਪਤਾ ਕੀ ਹੋਏਗਾ ਕਈ ਲੱਗ ਜਾਣਗੇ ਦੇਖੋ ਆਪਦਾ ਆਪਦਾ ਤਰੀਕਾ ਹੁੰਦਾ, ਹਰੇਕ ਦਾ ਕਰਨ ਦਾ, ਪਰ ਮੈਂ ਤੁਹਾਨੂੰ ਦੱਸਦਾਂ ਸਹੀ ਤਰੀਕਾ ਕੀ ਹੈ ਅਗਰ ਤੁਸੀਂ ਕਰਨਾ ਹੈ ਤਾਂ ਪੇਪਰ clear ਪਹਿਲਾਂ a ਪੇਪਰ, ਦੇਖੋ ਇੱਕ ਤੋਂ ਲੈ ਕੇ ਪੰਜਾਹ ਤੱਕ question ਲਿਖੇ ਹੋਏ ਹੈ ਠੀਕ ਹੈ question ਨੂੰ ਚੰਗੀ ਤਰ੍ਹਾਂ ਪੜ੍ਹਕੇ ਪਹਿਲਾਂ ਜਿਹੜੇ ਆਉਂਦੇ ਹੈ ਨਾ ਰਾਜੇ ਪਹਿਲਾਂ ਜੇ ਜਿਹੜਾ ਮਨ ਲਓ ਹੁਣ ਤੁਹਾਨੂੰ ਲਗਦਾ ਵੀ ਯਾਰ ਇਹ ਤਾਂ doubt ਹੈ ਮੈਨੂੰ ਮੈਂ ਹਾਲੇ ਲਗਾਓ ਹੀ ਨਾ ਉਹਨੂੰ ਹਾਲੇ ਉਹਨੂੰ ਨਾ ਲਗਾਓ ਰਾਜੇ, ਹਾਲੇ ਨਾ ਲਗਾਓ ਬਸ round ਕਰ ਲਓ question number ਦੇ ਉੱਤੇ ਮਨ ਲਓ ਇਹ ਦਸ number ਵਾਲਾ question ਹੈ ਤੁਸੀਂ round ਕਰ ਲਿਆ। ਪਹਿਲਾਂ ਜਿਹੜੇ ਚੰਗੀ ਤਰ੍ਹਾਂ sure ਹੈ ਔਰ ਉਹ ਤੁਹਾਨੂੰ ਬਿਨਾਂ option ਤੋਂ ਹੀ ਆਉਂਦੇ ਹੋਣਗੇ, ਪਹਿਲਾਂ ਚੰਗੀ ਤਰ੍ਹਾਂ ਉਹਨਾਂ ਨੂੰ ਲਗਾ ਲਓ, ਜਦੋਂ ਪੰਜਾਹ ਤੱਕ ਪਹੁੰਚ ਗਏ, ਪਹਿਲਾਂ ਉਹਨਾਂ ਨੂੰ ਭਰ ਦਓ ਰਾਜੇ, ਪਹਿਲਾਂ ਉਹਨਾਂ ਨੂੰ ਭਰ ਦਓ ਉਹ question ਵੀਹ ਹੋਣ, ਪੱਚੀ ਹੋਣ, ਤੀਹ ਹੋਣ। ਇਹ ਉਹ ਵਾਲੇ question ਹੈ ਜਦੋਂ ਤੁਸੀਂ ਭਰੋਂਗੇ ਤੁਹਾਨੂੰ ਇੱਕ idea ਮਿਲ ਜਾਏਗਾ ਕਿ okay ਇੰਨੇ question ਜਿਹੜੇ ਹੈ ਮੈਨੂੰ ਸਹੀ ਆਉਂਦੇ ਹੈ suppose ਕਰੋ ਤੁਹਾਡੇ ਤੀਹ question ਸਹੀ ਹੋ ਗਏ।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 ਉਹਨਾਂ ਦੀ option ਮੈਂ ਕੀ ਲਗਾਵਾਂ, ਜੋ ਬਾਕੀ ਦੇ ਵੀਹ ਬਚੇ ਹੈ ਉਹਨਾਂ ਦੀ option ਮੈਂ ਕੀ ਲਗਾਵਾਂ, ਇਹ ਤੁਹਾਡੀ tension ਜਿਹੜੀ ਹੈ ਖ਼ਤਮ ਹੋ ਜਾਏਗਾ, ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਚਾਹੇ ਲਗਾਓ ਚਾਹੇ ਨਾ ਲਗਾਓ ਪਰ obviously ਗੱਲ ਹੈ ਲਗਾਉਣੇ ਚਾਹੀਦੇ ਹੈ। ਫਿਰ ਤੁਸੀਂ ਜਿਹੜਾ ਮਰਜ਼ੀ ਦੇ ਦਓ b ਦੇ ਦਓ ਭਾਵੇਂ answer c ਵੀ ਲਾਉਣਾ ਹੋਵੇ, ਸੋਚ ਕੇ ਦਓ ਬਿਨਾਂ ਸੋਚ ਕੇ ਦਓ ਜਿਵੇਂ ਮਰਜ਼ੀ ਕਰੋ ਵੀਹ question ਦੇ ਵਿੱਚ ਤੁਸੀਂ ਜਿੰਨੇ answer ਦਓਗੇ ਅਗਰ ਇਹਦੇ ਵਿੱਚ ਵੀ ਪੰਜ ਸੱਤ ਦੇਖੋ ਸਹੀ ਹੋਣ ਨਾ ਹੋਣ ਕੋਈ ਚੱਕਰ ਨੀ ਪਰ ਪਾਸ ਤਾਂ ਤੁਸੀਂ ਹੋ ਹੀ ਗਏ ਤੀਹ number ਲੈ ਕੇ। ਪਰ ਜੇ ਮਨ ਲਓ ਰਾਜੇ, ਹੁਣ ਇਹ ਮੈਂ ਕਿਉਂ ਕਹਿ ਰਿਹਾਂ ਜੇ ਮਨ ਲਓ ਤੁਸੀਂ starting ਤੋਂ ਹੀ ਲੱਗ ਗਏ ਉੱਤਰ ਦੇਣ ਚਲੋ ਨਹੀਂ ਆਉਂਦਾ ਤਾਂ ਵੀ ਲਾ ਦਿੱਤਾ, ਕਰਕੇ ਪੰਜਾਹ question ਤੇ ਭਰ ਦਿੱਤੇ ਹੁਣ ਤੁਹਾਡੇ ਦਿਮਾਗ ਚ ਪਤਾ ਕੀ ਚੱਲੇਗਾ ਹੁਣ ਤੁਹਾਡੇ ਦਿਮਾਗ ਚ ਇਹ ਚੱਲੇਗਾ ਵੀ ਪ ਪਤਾ ਨੀ ਪੱਚੀ ਸਹੀ ਹੋਣਗੇ ਕਿ ਨਹੀਂ ਹੋਣਗੇ। ਪਤਾ ਨੀ ਹੈ ਪੱਚੀ ਸਹੀ ਹੋਣਗੇ ਕਿ ਨਹੀਂ ਹੋਣਗੇ ਬਸ ਹਾਂ ਤੁਸੀਂ ਬਾਹਰ ਆ ਕੇ ਇੱਕ ਹੀ ਗੱਲ ਕਹੋਗੇ ਮੈਂ ਤਾਂ ਪੰਜਾਹ ਦੇ, ਸਾਰੇ ਹੀ ਕਹਿਣਗੇ ਮੈਂ ਤਾਂ ਪੰਜਾਹ ਦੇ ਪੰਜਾਹ ਕਰਕੇ ਆਇਆਂ ਬਸ ਹੋ ਜਾਣਗੇ ਪੱਚੀ ਕੁ ਸਹੀ, ਜਾਣੀ ਕਿ sure ਨਹੀਂ ਆ ਔਰ ਇਹੀ sure ਨਾ ਹੋਣ ਵਾਲੀ tension ਤੁਹਾਨੂੰ b ਪੇਪਰ ਦੇ ਵਿੱਚ ਪੂਰਾ demotivate ਕਰ ਦਏਗੀ, ਤਾਂ ਇਸ ਕਰਕੇ ਜਦੋਂ ਤੁਸੀਂ ਸਹੀ ਸਹੀ question ਤੁਹਾਨੂੰ ਖੁੱਦ ਨੂੰ ਪਤਾ ਹੋਣਗੇੇ ਕਿ ਇੰਨੇ question ਹੋ ਗਏ ਹੈ ਉਸ ਤੋਂ ਬਾਅਦ ਤੁਹਾਨੂੰ b ਪੇਪਰ ਦੇ ਵਿੱਚ ਜੋ ਕਿ ਆ ਹੋ ਸਕਦਾ ਨਾਲ ਦੀ ਨਾਲ ਹੀ ਹੋਵੇ ਠੀਕ ਹੈ ਥੋੜ੍ਹੇ ਕੁ gap ਦਾ, ਕੋਈ ਘੰਟੇ ਦਾ gap ਦੋ ਘੰਟੇ ਦਾ gap ਠੀਕ ਹੈ ਔਰ b ਪੇਪਰ ਜਦੋਂ ਵੀ ਤੁਸੀਂ ਬੈਠੋਗੇ ਨਾ ਇੰਨਾ ਕੁ confidence ਵੱਧ ਜਾਏਗਾ ਕਿਉਂਕਿ ਜੋ question ਤੁਸੀਂ ਪੰਜਾਬੀ a ਪੇਪਰ ਦੇ ਵਿੱਚ ਕਰਕੇ ਆਏ ਹੋ ਉਹਦੇ ਵਿੱਚ ਕਿਹੜੇ ਸੀ, ਪੰਜਾਬੀ ਦੇ question ਸੀ, ਉਹਦੇ ਵਿੱਚ ਕਿਹੜੇ ਸੀ ਪੰਜਾਬ GK ਦੇ question ਸੀ ਮਤਲਬ ਪੰਜਾਬ ਦਾ ਇਤਿਹਾਸ, ਪੰਜਾਬ ਦਾ ਇਤਿਹਾਸ ਆਹ ਵਾਲੇ question ਸੀ, ਇਹ question ਘੱਟੋ ਘੱਟ ਵੀ ਤੁਹਾਨੂੰ ਜ਼ਿਆਦਾ ਨੀ ਹੈ ਤਾਂ ਪੰਦਰਾਂ ਤੋਂ ਵੀਹ question ਤਾਂ ਰਾਜੇ ਲਾਜ਼ਮੀ ਮਿਲਣਗੇ ਦੋ topic ਤੋਂ ਪੰਜਾਬੀ ਵਿਆਕਰਨ ਤੇ plus ਜਿਹੜਾ ਕੀ ਹੈ ਪੰਜਾਬ ਦੀ ਜਿਹੜੀ ਹੈ ਇਤਿਹਾਸ ਨੂੰ ਸੰਬੰਧਿਤ ਚਲੋ ਪੰਦਰਾਂ ਤੋਂ ਵੀਹ plus ਵੀ ਹੋ ਸਕਦੇ ਹੈ ਹੁਣ ਪਤਾ ਕੀ ਹੋਏਗਾ, b ਪੇਪਰ ਦੇ ਵਿੱਚ b ਪੇਪਰ ਦੇ ਵਿੱਚ ਤੁਹਾਡਾ ਹੌਸਲਾ ਕਿਵੇਂ ਵਧੇਗਾ ਛੋਲਾਂ number ਦੀ ਆ ਰਹੀ ਹੈ ਤੁਹਾਨੂੰ ਪੰਜਾਬ GK ਅਗਰ ਮੈਂ ਜੋ syllabus ਹੈ ਉਹਦੇ according ਗੱਲ ਕਰਾਂ, ਠੀਕ ਹੈ ਜੀ ਉਸ ਤੋਂ ਬਾਅਦ ਤੇਰਾਂ number ਦੀ ਆ ਰਹੀ ਹੈ ਪੰਜਾਬੀ ਵਿਆਕਰਨ, ਕੁਲ ਮਿਲਾ ਕੇ ਕਿੰਨੇ ਹੋ ਗਏ ਉਣੱਤੀ। ਹੁਣ ਤੁਹਾਨੂੰ ਇਹ ਹੋਏਗਾ ਇੰਨਾ confidence ਵੱਧ ਜਾਏਗਾ ਕਿ ਮੈਂ ਤੀਹ question ਜਿਹੜੇ ਆਹ ਵਾਲੇ ਹੈ ਇਹ ਤਾਂ ਮੈਂ ਉਣੱਤੀ ਲਾ ਲਓ ਤੀਹ ਲਾ ਲਓ, ਚਲੋ ਮੈਂ ਤੀਹ ਮੰਨ ਕੇ ਚੱਲਦਾਂ ਵੀ ਆਹ ਤੀਹ question ਮੇਰੇ ਪੱਕੇ ਹੈ ਤੀਹ question ਮੇਰੇ ਪੱਕੇ ਹੈ b ਪੇਪਰ ਦੇ ਵਿੱਚ ਔਰ ਤੀਹ ਆ ਵੀ ਜਾਣਗੇ ਜੇ classes regular ਲਗਾ ਰਹੇ ਹੋ, ਜਦੋਂ ਰਾਜੇ ਤੁਹਾਡੇ ਸੌ ਦੇ ਵਿੱਚੋਂ

ਤੀਹ ਗੱਲ ਵੱਖਰੀ ਹੈ ਉਣੱਤੀ number ਹੀ ਲੈਣੇ ਹੈ ਔਰ ਉਸ ਤੋਂ ਬਾਅਦ ਜਦੋਂ ਤੁਹਾਡੇ ਲਗਪਗ ਤੀਹ question ਬਣ ਗਏ ਸਹੀ, ਉਸ ਤੋਂ ਬਾਅਦ ਬ ਬਚਣਗੇ ਸੱਤਰ question ਸੱਤਰ ਦੇ ਵਿੱਚੋਂ ਸੱਤਰ ਦੇ ਵਿੱਚੋਂ ਰਾਜੇ math ਵੀ ਹੈ reasoning ਵੀ ਹੈ english ਵੀ ਹੈ computer ਵੀ ਹੈ GK ਵੀ ਹੈ, ਇਹਨਾਂ ਸੱਤਰ ਦੇ ਵਿੱਚੋਂ ਮੈਨੂੰ ਦੱਸੋ ਕੋਈ ਬੱਚਾ ਚਾਲੀ ਲਿਜਾ ਸਕਦਾ ਹੈ ਕਿ ਨਹੀਂ।

Math ਵੀ ਤਾਂ ਤੁਸੀਂ ਕਰਕੇ ਆਓਗੇ reasoning ਵੀ ਕਰਕੇ ਆਓਗੇ GK ਵੀ ਕਰਕੇ ਆਓਗੇ current affair ਵੀ ਪੜ੍ਹਕੇ ਜਾਓਗੇ ਪੜ੍ਹਕੇ ਹੀ ਜਾਓਗੇ ਤਾਂ ਹੀ ਤਾਂ ਸਹੀ ਹੋਣਗੇ, ਲਓ ਜੀ ਸੱਤਰ ਦੇ ਵਿੱਚੋਂ ਤੀਹ ਨਹੀਂ ਆਉਂਦੇ ਸੀ ਚਾਲੀ ਆਉਂਦੇ ਸੀ, ਚਾਲੀ ਤੇ ਉਣੱਤੀ ਕਿੰਨੇ ਹੋ ਗਏ ਰਾਜੇ, ਉਣੱਤਰ। ਉਣੱਤਰ question ਹੋ ਗਏ ਅਗਰ SC category ਹੈ ਤਾਂ ਦੇਖੋ ਰਾਜੇ ਇਸ ਤੋਂ ਅੱਗੇ ਜਾਣ ਦਾ ਮਤਲਬ ਇਹ ਹੀ ਹੈ risk ਉਣੱਤਰ ਤੇ ਗੱਡੀ ਖੜ ਗਈ ਤਾਂ ਨਾਮ ਆ ਜਾਊਗਾ ਅਗਰ ਬਾਕੀ ਦੇ ਤੀਹ ਦੇ ਨਾਲ ਛੇੜਛਾੜ ਕੀਤੀ, ਤਾਂ ਛੇੜਛਾੜ ਮਹਿੰਗੀ ਪੈ ਜਾਂਦੀ ਹੈ, ਉਹ ਤੀਹ question ਨੂੰ ਅਗਰ ਤੁਸੀਂ ਛੇੜ ਦਿੱਤਾ ਔਰ ਉਹ ਹੋ ਗਏ ਗ਼ਲਤ ਤੇ ਆਹ ਉਣੱਤਰ ਵਾਲੀ ਗੱਡੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਚਲੋ ਤੁਸੀਂ ਕਿਹੜਾ ਸਾਰੇ ਕਰਨੇ ਸੀ, ਜਿਹਨੇ ਵੀ ਕੀਤੇ ਗ਼ਲਤ ਹੋਣ ਤੋਂ ਇਹ ਉਣੱਤਰ ਵਾਲੀ ਗੱਡੀ ਆ ਜਾਊਗੀ ਪੈਂਹਠ ਤੇ, ਇਹ ਉਣੱਤਰ ਵਾਲੀ ਗੱਡੀ ਅਗਰ ਪੈਂਹਠ ਤੇ ਆ ਗਈ ਤੇ ਇਹ ਪੈਂਹਠ ਤੇ ਉਣੱਤਰ ਦੇ ਵਿੱਚ ਜਿਹੜਾ ਫ਼ਰਕ ਹੋਊਗਾ ਨਾ ਬੱਚਿਆਂ ਦੇ ਵਿੱਚ, ਉਹ ਤੁਹਾਡੀ category ਦੇ ਵਿੱਚ ਜਿਹੜਾ ਵੀ ਫ਼ਰਕ ਹੋਏਗਾ। ਠੀਕ ਹੈ SC category ਦੇ ਬੱਚਿਆਂ ਦੀ ਗੱਲ ਕਰ ਰਿਹਾ ਮੈਂ, ਆਹ ਜਿਹੜਾ ਫ਼ਰਕ ਹੋਏਗਾ ਨਾ ਬਹੁਤ ਹੋਏਗਾ, ਇਹ ਫ਼ਰਕ ਬਹੁਤ ਹੋਏਗਾ ਇੱਥੋਂ ਹੀ ਜਿਹੜਾ ਕੀ ਹੈ ਬੱਚਾ ਮਾਰ ਖਾਂਦਾ ਹੈ। ਠੀਕ ਹੈ ਇੱਥੋਂ ਹੀ ਬੱਚਾ ਮਾਰ ਖਾਂਦਾ ਹੈ ਇੱਥੋਂ ਮਾਰ ਨਹੀਂ ਖਾਣੀ, ਜਿੰਨੇ ਆਉਂਦੇ ਆ ਉਣੱਤਰ ਆਉਂਦੇ ਆ, ਸੱਤਰ ਆਉਂਦੇ ਆ, ਬਹੱਤਰ ਆਉਂਦੇ ਆ ਜਿੰਨੇ ਵੀ ਆਉਂਦੇ ਆ ਉੱਥੇ ਛੱਡ ਦਓ ਗੱਡੀ ਕਿਉਂਕਿ ਬਾਕੀ question ਜੇ ਆਉਂਦੇ ਹੁੰਦੇ ਤਾਂ ਕਰ ਲੈਂਦੇ, ਹੁਣ ਤਾਂ risk ਵਾਲੀ ਗੱਲ ਹੈ ਫਿਰ ਵੀ ਜੇ ਦਿਲ ਨਾ ਮੰਨੇ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 ਕਿ math, reasoning ਦਾ ਕਿਉਂਕਿ ਉਹ ਉਹਨੂੰ ਹੋ ਸਕਦਾ time ਲੱਗੇ time ਲੱਗੇ solve ਕਰ ਲਓ ਉਹਦਾ ਤਾਂ answer ਤੁਹਾਨੂੰ ਪਤਾ ਤਾਂ ਚੱਲ ਜਾਊਗਾ ਨਾ ਘੱਟੋ ਘੱਟ ਵੀ ਇਹਦਾ answer ਆਹ ਹੈ ਉਹ solve ਕਰ ਲਇਓ, ਉਸ ਤੋਂ ਬਾਅਦ ਔਖਾ ਹੋ ਜਾਏਗਾ ਠੀਕ ਹੈ ਫਿਲਹਾਲ ਤਾਂ ਦੇਖੋ

ਹਾਂ ਕੋਂਸਟੇਬਲ ਦੇ ਵਿੱਚ ਤੁਹਾਨੂੰ negative ਬਿਲਕੁਲ ਪਰ ਬਾਕੀਆਂ ਦੇ ਤਾਂ ਧਿਆਨ ਰੱਖਿਓ ਨਾ ਉੱਥੇ ਤਾਂ, ਹੁਣ ਇਹਦਾ ਮਤਲਬ ਮੈਂ ਦੇਖਿਆ ਸੀ ਪਹਿਲਾਂ ਵੀ ਪੇਪਰ ਜਦੋਂ negative marking ਹੈਨੀ ਸੀ ਮੈਂ offline ਦੇ ਵਿੱਚ ਬੱਚੇੇ ਪੜ੍ਹਾਉਂਦਾ ਸੀ ਉਹਨਾਂ ਨੇ ਉਹੀ ਗ਼ਲਤੀ ਕੀਤੀ ਜਿਹੜੀ ਉਹਨਾਂ ਨੂੰ ਮੈਂ ਦੱਸਦਾ ਸੀ ਨਹੀਂ ਕਰਨੀ। ਕਿਉਂਕਿ ਬੱਚੇ ਪਤਾ ਕੀ ਆਪਦੀ ਕਰਦੇ ਹੈ, ਕਿਸੇ ਦਾ experience ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਸਭ ਆਪਦੇ ਆਪ ਚ ਹੀ ਸਿਆਣੇ ਬਣਦੇ ਹੈ ਫਿਰ ਬਾਅਦ ਵਿੱਚ ਆ ਕੇ ਭੋਲਾ ਜਿਹਾ ਮੂੰਹ ਲੈ ਕੇ ਕਹਿ ਦਿੰਦੇ ਆ, ਸਰ ਇੱਕ number ਤੋਂ ਰਹਿ ਗਿਆ ਜਾਂ ਇੱਕ number ਤੋਂ ਰਹਿ ਗਈ। ਫਿਰ ਉਦੋਂ ਜੀਅ ਕਰਦਾ ਵੀ ਨਾ ਇੰਨੀ ਰੱਜ ਕੇ ਮਤਲਬ ਕਿ ਉਹ ਕਵਾਂ ਨਾ ਕਿਉਂਕਿ ਮੈਂ ਨੀ ਕੋਈ ਵੀ ਆਪਦਾ ਤਾਂ nature ਹੁੰਦਾ ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਕਿਉਂ ਆਉਂਦਾ ਹੈ ਕਿਉਂਕਿ ਯਾਰ ਜਦੋਂ ਕਹਿ ਰਹੇ ਆ ਵੀ ਪੇਪਰ ਦੇ time ਚ ਆਹ ਚੀਜ਼ਾਂ ਧਿਆਨ ਰੱਖਿਓ, ਧਿਆਨ ਰੱਖਿਓ, ਧਿਆਨ ਰੱਖਿਓ ਨਹੀਂ ਰੱਖਦੇ। ਤੇ ਉਹੀ ਗ਼ਲਤੀ ਲੈ ਕੇ ਬਹਿ ਜਾਂਦੀ ਹੈ, ਹੁਣ ਮੈਂ ਬੱਚੇ ਕਹਿੰਦੇ sir negative marking ਤਾਂ ਹੈ ਹੀ ਨੀ, ਮੈਂ ਕਿਹਾ ਯਾਰ ਦੇਖੋ negative marking ਹੈ ਨੀ ਇਹਦਾ ਮਤਲਬ ਇਹ ਥੋੜ੍ਹੀ ਵੀ ਹੁਣ ਗ਼ਲਤ ਹੀ ਕਰੇ ਆਓ negative marking ਇਉਂ ਹੈ ਨੀ, ਥੋੜ੍ਹੀ ਹੈ ਨਾ ਵੀ ਬਿਨਾਂ ਸੋਚੇ ਸਮਝੇ ਹੀ ਕਰੇ ਆਓ। Negative marking ਨਹੀਂ ਹੈ ਚਲੋ ਸੌਖਾ ਹੈ ਜੇ ਤੁਹਾਨੂੰ negative marking ਨੀ ਤਾਂ negative marking ਉਹਨਾਂ ਨੂੰ ਵੀ ਨੀ ਹੈ, ਜਿਹੜੇ ਤੁਹਾਡੇ ਨਾਲ ਦੇ competitor ਹੈ ਤਾਂ ਇਹਦਾ ਮਤਲਬ ਇਹ ਹੈ ਕਿ ਘੱਟੋ ਘੱਟ ਇਹਦੇ ਵਿੱਚ ਸੱਤਰ ਤਾਂ ਸਹੀ ਤਾਂ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜਾ question ਸੋਚ ਕੇ answer ਦਿੱਤਾ ਜਾ ਸਕਦਾ ਸੀ। ਸੋਚ ਕੇ answer ਦਿੱਤਾ ਜਾ ਸਕਦਾ ਸੀ ਉਸੇ ਨੂੰ ਹੀ negative marking ਨਾ ਸਮਝ ਕੇ ਆਪਾਂ ਕਾਹਲੀ ਕਾਹਲੀ ਵਿੱਚ ਕਰ ਦਿੱਤਾ ਗ਼ਲਤ ਠੀਕ ਹੈ ਇਹ ਚੀਜ਼ ਹੈ, ਸਰ ਨਾਇਬ ਤਹਿਸ਼ੀਲਦਾਰ ਦੀ ਤਿਆਰੀ ਹੋ ਜਾਊਗੀ ਪੰਜ ਛੇ month ਚ ਜੇ ਪਹਿਲਾ ਆ ਗਿਆ ਫਿਰ।